ਸੀ ਅਤੇ ਸੀ ਵਿੱਚ ਪੋਇੰਟਰ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ ਇਸ ਟਯੁਟੋਰਿਅਲ ਵਿਚ ਅੱਸੀ ਸਿਖਾਂਗੇ ਪੋਇੰਟਰਸ ਪੋਇੰਟਰਸ ਨੂੰ ਬਣਾਉਣਾ ਅਤੇ ਪੋਇੰਟਰਸ ਉੱਤੇ ਓਪਰਏਸ਼ਨਸ ਇਸ ਨੂੰ ਅਸੀ ਇੱਕ ਉਧਾਹਰਣ ਦੇ ਨਾਲ ਕਰਾਂਗੇ ਇਸ ਟਯੁਟੋਰਿਅਲ ਨੂੰ ਰਿਕਾਰਡ ਕਰਨ ਲਈ ਮੈ ਵਰਤ ਰਿਹਾ ਉਬੁੰਤੁ ਓਪੇਰਟਿੰਗ ਸਿਸਟਮ ਵਰਜਨ1110 ਉਬੁੰਤੁ ਉੱਤੇ ਜੀਸੀਸੀ ਅਤੇ ਜੀ ਜੀ ਕੋਮ੍ਪਾਇਲਰ ਵਰਜਨ 461